color ਦਾ ਜਿਹੜਾ ਚੱਲਦਾ highlighter ਉਹਨੂੰ

ਅਹ ਕੀਤੇ ਵੀ face ਤੇ ਕੀਤੇ ਵੀ apply ਕਰ ਸਕਦੇ ਆ

ਦਾ highlighter ਅਹ lose ਅਹ lose powder ਦੀ ਤਰ੍ਹਾਂ

ਨਹੀਂ ਨਹੀਂ ਨਹੀਂ ਜਿਹੜਾ ਵੈਸੇ lose powder ਤੁਸੀਂ ਦੋ ਗੱਲ ਕ਼ਰ ਰਹੇ ਓ ਇੱਕ white ਚ ਹੁੰਦਾ ਇੱਕ ਥੋੜਾ brown ਚ ਹੁੰਦਾ

type ਦਾ ਹੁੰਦਾ ਥੋੜਾ shine ਕਰਦਾ ਮਤਲਬ ਉਹ ਵਾਲਾ lose powder ਦੀ ਤਰ੍ਹਾਂ ਹੁੰਦਾ but ਉਹ ਹੁੰਦਾ ਤੇ highlighter ਏ ਉਹਨੂੰ ਅਸੀਂ

ਆਪਾਂ ਦੇਖੋ cheeks ਤੇ ਕਰ ਸਕਦੇ ਆ ਉਹਨੂੰ ਕਿਉਕਿ ਉਹ highlighter ਦਾ ਈ ਕੰਮ ਕਰਦਾ ਇੱਕ ਤਰੀਕੇ ਨਾਲ

ਹਾਂ ਇਹ ਹਾਂਜੀ chicks ਤੇ ਕਰ ਸਕਦੇ ਆ ਕਈ ਤੇ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ pink ਚ ਵੀ ਆਂਦਾ ਉਹ

pink ਚ ਵੀ ਆਂਦਾ ਉਦਾ ਹੀ same ਜਿੱਦਾਂ ਤੁਸੀਂ ਗੱਲ ਕ਼ਰ ਰਹੇ ਓ pink ਵਾਲਾ ਵੀ ਆਪਾਂ ਇਹ ਲਈ ਈ ਓ ਹੁੰਦਾ same blusher ਦੇ type ਚ ਕੰਮ ਕਰਦਾ ਵੀ ਉਸ ਚ ਮਤਲਬ ਕੀ ਜਿਆਦਾ ਨੀ ਹੁੰਦਾ ਹੈਗਾ highlighter ਕਿਉਂਕਿ blusher ਚ ਤਾਂ

ਚਲੋ ਠੀਕ ਏ mam okay

ਸ਼੍ਰੀ ਅਕਾਲ mam ਮੈਂ flip kart ਤੋਂ ਬੋਲ customer care ਤੋਂ ਰਹੀ ਹਾਂ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ ਸਤਿ ਸ਼੍ਰੀ ਅਕਾਲ mam mam ਮੇਰੀ ਨਾ ਇੱਕ complain ਹੈ ਮੈਂflip kart ਤੋਂ ਨਾ ਇੱਕ order ਮੰਗਵਾਇਆ ਸੀ ਜੋ ਕੀ tea set ਸੀ ok mam mam ਇਹ ਜੋ tea set ਮੰਗਵਾਇਆ ਸੀ ਮੈਂ ਕਿਸੇ ਨੂੰ ਅੱਗੇ gift ਕਰਨ ਵਾਸਤੇ ਮੰਗਵਾਇਆ ਸੀ mam ਇਹਦੇ ਵਿੱਚੋ ਨਾ ਕੱਪ ਜਿਹੜੇ ਨਿੱਕਲੇ ਨੇ ਉਹ ਦੋ ਕੱਪ ਟੁੱਟੇ ਹੋਏ ਨਿੱਕਲੇ ਨੇ ok mam mam ਮੈਂ ਇੱਕ ਗੱਲ ਪੁੱਛਣਾ ਚਾਹਨੀ ਹਾਂ ਜਦੋਂ ਤੁਸੀਂ order ਲਿਆ ਸੀ ਤੁਸੀਂ order ਅਹ ਸਾਡੇ delivery man ਦੇ ਸਾਮਣੇ ਖੋਲਿਆ ਸੀ

ok ਤੇ mam ਤੁਸੀਂ ਉਹਦੀ ਕੋਈ recording ਕੀਤੀ ਸੀ video ਬਣਾਈ ਸੀ order ਖੋਲਦੇ ਹੋਏ mam ਅੱਜ ਤੱਕ ਕਦੀ ਪਹਿਲੇ ਇੰਝ ਹੋਇਆ ਨਹੀਂ ਕੀ ਕੋਈ order ਮੰਗਵਾਇਆ ਹੋਵੇ or ਉਹ order ਟੁੱਟਾ ਹੋਇਆ ਨਿੱਕਲਿਆ ਹੋਵੇ ਜਾਂ ਤੇ ਕੋਈ problem ਹੋਵੇ

ਅਹ

ਮੈਡਮ ਮੈਂ ਤੁਹਾਡੇ ਇਸ ਤੋਂ related ਮਾਫ਼ੀ ਮੰਗਦੀ ਹਾਂ ਲੇਕਿਨ mam ਸਾਡਾ ਨਵਾਂ process process ਸ਼ੁਰੂ ਹੋਇਆ ਉਹਦੇ ਵਿੱਚ ਅਸੀਂ customer ਸਾਡਾ delivery man customer ਨੂੰ ਕਹਿੰਦਾ ਹੈ ਕੀ sir ਤੁਸੀਂ order ਆਪਣਾ ਸਾਡੇ ਸਾਹਮਣੇ ਖੋਲਲੋ ਜਾਂ ਫ਼ਿਰ ਉਹਦੀ recording ਬਣਾਕੇ ਰੱਖ ਲੋ order ਖੋਲਦੇ ਹੋਏ ਅਗਰ ਤੁਸੀਂ ਇਹ ਨਹੀਂ ਕੀਤਾ ਤਾ ਉਸ ਦੇ ਲਈ ਵੀ ਮੈਂ ਮਾਫ਼ੀ ਮੰਗਦੀ ਹਾਂ ਕੋਈ ਗੱਲ ਨਹੀਂ ਮੈਡਮ ਹੁਣ ਤੁਸੀਂ ਦੱਸ ਸਕਦੇ ਹੋ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰਾ ਤੁਸੀਂ order replace ਕਰਨਾ ਹੈ ਜਾਂ order ਵਾਪਿਸ ਕਰਨਾ ਹੈ mam ਮੈਨੂੰ ਤੁਸੀਂ ਆਪਣੇ replace ਦਾ time period ਦੱਸਦੋਗਏ ਉਸ ਤੋਂ ਬਾਅਦ ਹੀ ਮੈਂ decision ਲੈ ਪਾਵਾਂਗੀ ਕੀ ਮੈਨੂੰ replace ਕਰਨਾ ਹੈ ਜਾਂ ਵਾਪਿਸ ਕਰਨਾ ਹੈ ਹਾਂਜੀ mam ਜਰੂਰ

ਠੀਕ ਹੈ mam ਇਹ ਤੁਹਾਨੂੰ replace ਦਾ system ਠੀਕ ਹੈ mam ਨਹੀਂ ਮੈਨੂੰ ਤੁਹਾਡਾ replace ਦਾ system ਠੀਕ ਨਹੀਂ ਲੱਗਿਆ ਤੇ ਇਸ ਲਈ ਤੁਸੀਂ ਮੇਰਾ order ਨਾ cancel ਹੀ ਕਰ ਦਿਉ

ਕਿਉਂਕਿ ਮੈਡਮ ਤੁਹਾਡਾ ਜਿਹੜਾ time period ਹੈ replace ਦਾ that is two much big ਬਹੁਤ ਵੱਡਾ ਹੈਗਾ ਬਾਰਾਂ ਦਿਨ ਦੇ ਅੰਦਰ ਤਾਂ ਪਹਿਲੇ ਉਹ ਲੈਣ ਆਏਗਾ ਠੀਕ ਹੈ mam or ਬਾਰਾਂ ਦਿਨ ਦੇ ਬਾਅਦ ਲੈਣ ਦੇ ਬਾਅਦ ਪੰਦਰਾਂ ਦਿਨ ਦੇ ਬਾਅਦ ਸਾਨੂੰ order ਮਿਲੇਗਾ

mam ਤੁਹਾਨੂੰ ਮੈਂ ਵਿੱਚ ਟੋਕਣਾ ਚਾਹ ਰਹੀ ਹਾਂ actually mam order ਸਾਡੇ ਅੱਗਿਉ ਅਹ ਸਾਡੇ ਕੋਲ order company ਤੋਂ ਆਉਂਦੇ ਨੇ ਜੋ ਅਲੱਗ ਅਲੱਗ company ਦੇ procedure ਹੈ ਜੋ ਕਈ ਵਾਰੀ ਦੂਸਰੇ ਸ਼ਹਿਰ ਤੋਂ ਆਏ ਹੁੰਦੇ ਨੇ ਉਸ ਨੂੰ ਲੈਕੇ ਅਸੀਂ ਪੰਦਰਾਂ ਦਿਨ ਚੱਲਦੇ ਆ ਪਰ ਉਹ ਜਿਹੜਾ ਵੀ order ਤੁਹਾਡੇ ਕੋਲ ਲੈਣ ਆਏਗਾ ਉਹ ਪਹਿਲੇ ਬਾਰਾਂ ਦਿਨ ਦੇ ਅੰਦਰ ਤੁਹਾਡੇ ਕੋਲ order receive ਕਰੇਗਾ ਫ਼ੇਰ ਅਸੀਂ ਤੁਹਾਡੀ ਉੱਪਰ complaint ਉਹਨਾ ਨੂੰ ਖਹਾਗੇ ਕੀ order exchange ਕਰਨਾ ਹੈ ਤੇ ਉੱਥੋ ਆਉਦੇ ਹੋਏ ਅਸੀਂ ਪੰਦਰਾਂ ਦਿਨ ਲੈਕੇ ਚੱਲਣੇ ਏ ਅਸੀਂ order ਪੰਦਰਾਂ ਦਿਨ ਦੇ ਅੰਦਰ ਵੀ ਆ ਜਾਂਦਾ ਹੈ ਇਸ ਕਰਕੇ ਸਾਨੂੰ ਬਾਰਾਂ or ਪੰਦਰਾਂ ਦਿਨ ਲੈਕੇ ਚੱਲਣੇ ਪੈਂਦੇ ਨੇ mam ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਬਾਰਾਂ ਦਿਨ order ਨੂੰ ਚੁੱਕਣ ਦਾ process ਹੈ ਤੇ ਬਾਰਾਂ ਦਿਨ ਦੇ ਬਾਅਦ ਵਾਪਿਸ ਕਰਨ ਦਾ process ਹੈ ਨਾ ਇਹੀ ਗੱਲ ਕਰ ਰਿਹੇ ਨਾ ਤੁਸੀਂ mam actually ਹੁੰਦਾ ਕੀ ਹੈ ਕਿ order ਜਾਣ ਨੂੰ ਤੇ ਦੋ ਦਿਨ ਤਿੰਨ ਦਿਨ ਵੀ ਲੱਗ ਸਕਦੇ ਹੈ ਪਰ ਅਸੀਂ ਆਪਣਾ distance ਲੈਕੇ ਚੱਲਦੇ ਹਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦਾ distance mam ਤੁਸੀਂ ਆਪੇ ਜਾਣਦੇ ਹੋ ਕੀ ਸਾਨੂੰ ਕਾਫ਼ੀ order ਲੈਣੇ ਪੈਂਦੇ ਹੈ ਇਸ ਕਰਕੇ ਅਸੀਂ ਉਹਦੇ ਵਿੱਚ ਬਾਰਾਂ ਦਿਨ order ਜਿਹੜਾ ਸਾਡਾ delivery man ਹੈ ਉਸ ਨੂੰ ਬਾਰਾਂ ਦਿਨ ਲੈਕੇ ਚੱਲਦੇ ਹਾਂ ਉਹਦੇ ਵਿੱਚ ਉਹ ਤੁਹਾਡੇ ਕੋਲ ਚਾਰ ਦਿਨ ਦੇ ਅੰਦਰ ਵੀ ਆ ਸਕਦਾ ਹੈ ਠੀਕ ਹੈ mam ਤੁਹਾਡੀ ਗੱਲ ਠੀਕ ਹੈ ਤੁਸੀਂ ਆਪਣੇ process ਦੇ ਹਿਸਾਬ ਨਾਲ ਬਿਲਕੁਲ ਠੀਕ ਹੋ but mam ਜਿਸ ਚੀਜ਼ ਵਾਸਤੇ ਮੈਂ order ਮੰਗਵਾਇਆ ਸੀ ਨਾ ਉਸ ਟਾਈ ਚੀਜ਼ ਵਾਸਤੇ ਮੈਂ ਬਾਰਾਂ ਹੋਰ ਪੰਦਰਾਂ ਦਿਨ ਤੱਕ wait ਨਹੀਂ ਕਰ ਸਕਦੀ ਕਿਉਂਕਿ ਇਹ order ਮੈਨੂੰ already ਸੱਤ ਦਿਨ ਦੇ ਬਾਅਦ ਮਿਲਿਆ ਹੈ ਠੀਕ ਹੈ mam or ਮਿਲਣ ਦੇ ਬਾਅਦ ਇਹ order ਜਿਹੜਾ ਹੈ ਉਹ ਟੁੱਟਿਆ ਹੋਇਆ ਨਿੱਕਲਿਆ ਕਿਉਂਕਿ ਮੈਨੂੰ ਅਗਲੇ ਸੱਤ ਦਿਨ ਦੇ ਅੰਦਰ ਕਿਸੇ ਨੂੰ ਇਹ gift ਕਰਨਾ ਹੈ ਕਿਉਂਕਿ ਕਿਸੇ ਦਾ function ਹੈ ਉਸ function ਦੀ date ਉੱਤੇ ਮੈਨੂੰ ਉਸ ਨੂੰ gift ਦੇਣਾ ਹੈ

ਤੇ ਉਸ ਤੋਂ ਪਹਿਲਾਂ ਹੀ ਮੈਂ ਕੋਈ market ਵਿੱਚੋ ਕੁੱਝ ਹੋਰ purchase ਕਰਕੇ ਉਸ ਨੂੰ gift ਦੇਦਾਂਗੀ ਤੇ ਇਸ ਲਈ ਮੇਰੀ ਇਹਦੀ ਕੋਈ value ਨਹੀਂ ਰਹੇਗੀ gift ਦੀ ਠੀਕ ਹੈ mam ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ mam ਤੁਸੀਂ order exchange ਕਰਨਾ ਹੈ ਜਾਂ cancel ਕਰਨਾ ਹੈ mam ਮੈਂ order cancel ਹੀ ਕਰਨਾ ਹੈ or ਮੈਂ ਤੁਹਾਡੇ ਕੋਲ ਇਹ ਵੀ ਜਾਨਣਾ ਚਾਹੁੰਦੀ ਹਾਂ ਕੀ order cancel ਕਰਨ ਦੇ ਬਾਅਦ ਕਿਉਂਕਿ ਮੈਂ payment online pay ਕੀਤੀ ਸੀ

ਹਾਂਜੀ mam ਅਗਰ ਤੁਸੀਂ order online pay ਕੀਤਾ ਹੈ ਜਾਂ ਤੁਸੀਂ cash on delivery ਵੀ ਕੀਤਾ ਹੈ ਤੇ ਸਾਡਾ procedure ਇਹੀ ਹੀ ਹੈ ਕੀ ਪੰਦਰਾਂ ਦਿਨ ਦੇ ਅੰਦਰ ਤੁਹਾਡਾ order ਦੀ ਜਿਹੜੀ payment ਹੈ ਉਹ ਅਸੀਂ online ਹੀ pay ਕਰਦੇ ਹਾਂ

payment ਜਿਹੜੀ ਆਈ ਹੈ ਜਿਸ process ਨਾਲ pay ਕੀਤੀ ਹੈ ਮੈਂ ਮੇਰਾ ਉਸੀ process ਨਾਲ ਵਾਪਿਸ ਆਏਗੀ ਜਿਵੇਂ ਮੈਂ online pay ਕੀਤੀ ਹੈ by credit card ਤੇ credit card ਵਿੱਚ ਹੀ payment ਵਾਪਿਸ return ਆਏਗੀ ਨਹੀ mam ਤੁਸੀਂ ਜਿਹੜੇ ਵਿੱਚ ਆਪਣੀ payment ਲੈਣਾ ਚਾਹੁੰਦੇ ਹੋ ਉਹ ਤੁਹਾਡੇ ਉਸ APP ਦੇ ਵਿੱਚ ਉਸ ਬੈੰਕ account ਦੇ ਵਿੱਚ ਆਏਗੀ or ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਕਿਹੜੇ google pay ਤੋਂ ਲੈਣਾ ਚਾਹੁੰਦੇ ਹੋ ਜਾ paytm ਤੋਂ ਜਾਂ ਫ਼ਿਰ phone pay ਤੋਂ or payment ਅਸੀਂ online ਹੀ pay ਕਰਾਂਗੇ ਜੋ ਤੁਹਾਡੇ ਬੈੰਕ account ਵਿੱਚ ਹੀ ਆਏਗੀ ਠੀਕ ਹੈ mam ਤੁਸੀਂ ਅਹ

ਮੈਂ payment ਮੈਡਮ credit card ਤੋਂ ਕੀਤੀ ਸੀ ਤੇ payment ਮੇਰੀ ਜਿਹੜੀ return ਹੈ ਉਹ credit card ਵਿੱਚ ਹੀ ਆਣੀ ਚਾਹੀਦੀ ਹੈ mam ਤੁਹਾਡਾ credit card ਜਿਸ ਬੈੰਕ ਨਾਲ attach ਹੈ ਤੁਸੀਂ ਉਸ ਬੈੰਕ ਤੇ ਹੀ detail ਸਾਨੂੰ sorry ਉਸੀ google pay ਜਾਂ phone pay ਦੀ detail ਸਾਨੂੰ ਦੇ ਦੇਣਾ ਉਸ ਨੰਬਰ ਦੀ ਅਸੀਂ ਤੁਹਾਨੂੰ ਉਸੀ ਨੰਬਰ ਤੇ payment online pay ਕਰਦਾਂਗੇ ਉਹ ਤੁਹਾਡੇ ਸਿੱਧੇ ਬੈੰਕ ਵਿੱਚ ਆਏਗੀ

ਅੱਛਾ mam ਹੁਣ ਤੁਸੀਂ order ਵਾਪਿਸ ਵਾਪਿਸ ਕਰਨਾ ਹੈ ਜਾਂ exchange ਕਰਨਾ ਹੈ ਦੱਸੋ ਮੈਂ ਤੁਹਾਡੀ complaint ਪਾਣੀ ਹੈ

ਠੀਕ ਹੈ mam ਮੈਨੂੰ ਤੁਹਾਡੇ order ਦੀ ਅਹ ID ਅਹ code ਮਿਲ ਸਕਦਾ ਹੈ mam

ਤੇ mam ਤੁਹਾਡਾ ਅਹ ਤੁਹਾਡਾ ਨਾਮ ਮੇਰਾ ਨਾਮ ਇੱਕਬਾਲ ਕੌਰ mam ਤੁਹਾਡਾ address ਜਾਣ ਸਕਦੀ ਹਾਂ ਹਾਂ ਬਾਰਾਂ ਬੱਟਾ ਚੋਵੀ road ok ਤੇ mam ਤੁਹਾਡਾ ਫੋਨ ਨੰਬਰ ਮਿਲ ਅਹ please ਜਾਣ ਸਕਦੀ ਹਾਂ ਦਸ ਨੰਬਰ

ਹਾਂਜੀ mam

eight six zero

nine zero seven ਜੀ mam ਤੇ ਮੈਂ ਤੁਹਾਡੇ complaint ਉੱਪਰ ਪਾ ਦਿੱਤੀ ਹੈ ਮੈਡਮ ਹੁਣ ਤੁਹਾਡੇ ਕੋਲ ਸਾਡਾ delivery man ਬਾਰਾਂ ਦਿਨ ਦੇ ਅੰਦਰ ਆਕੇ ਤੁਹਾਡੇ ਕੋਲੋਂ order receive ਕਰ ਲਏਗਾ or ਉਸੀ ਪੰਦਰਾਂ ਦਿਨ ਦੇ ਅੰਦਰ

mam ਇੱਕ ਗੱਲ ਹੋਰ ਜਾਨਣਾ ਚਾਹੁੰਦੀ ਹਾਂ ਜਿਹੜਾ ਤੁਸੀਂ ਫੋਨ ਨੰਬਰ ਦਿੱਤਾ ਹੈ ਇਸੀ ਤੋਂ ਤੁਹਾਡਾ credit card linked ਏ ਹਾਂਜੀ mam

ਤੁਹਾਡੀ ਮੈਂ complaint ਪਾ ਦਿੱਤੀ ਹੈ ਹ਼ੋਰ mam ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ ਨਹੀਂ mam thank you ਤੁਸੀਂ ਮੇਰਾ ਜਿਹੜਾ ਹੈਗਾ ਵੇ return ਦੀ request ਲੈ ਲਈ ਹੈ ਮੇਰੇ ਵਾਸਤੇ ਇਤਨਾ ਹੀ ਬਹੁਤ ਹੈਗਾ ਕੀ ਤੁਸੀਂ ਮੇਰਾ product ਜਿਹੜਾ ਆਇਆ ਹੋਇਆ ਹੈ ਉਹ ਵਾਪਿਸ ਲੈ ਰਹੇ ਹੋ or ਅੱਗਿਓ ਦੀ ਮੈਂ ਆਸ਼ਾ ਕਰਾਂਗੀ ਕੀ ਤੁਸੀਂ ਕੋਈ ਵੀ ਚੀਜ਼ ਭੇਜੋਗੇ ਉਹ ਸਹੀ ਸਲਾਮਤ ਮੇਰੇ ਸਾਡੇ ਤੱਕ ਪਹੁੰਚੇਗੀ customer ਤੱਕ

mam ok mam ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਅੱਗੇ ਦੀ ਜਿਹੜਾ ਵੀ order ਆਏ please ਤੁਸੀਂ ਉਸ ਦਾ order ਖੋਲਦੇ ਹੋਏ video ਜ਼ਰੂਰ ਬਣਾ ਲੈਣਾ ਤਾਂ ਕੀ ਸਾਨੂੰ ਇਹ ਪਤਾ ਰਹੇ ਕੀ order ਤੁਹਾਨੂੰ ਅੱਗਿਓ ਹੀ ਟੁੱਟਾ ਹੋਇਆ ਆਇਆ ਹੈ ਕਿਉਂਕਿ ਸਾਡੇ ਕੋਲ ਐਸੀ ਕਾਫ਼ੀ fault complaint ਵੀ ਆ ਚੁੱਕੀਆਂ ਨੇ ਠੀਕ ਹੈ mam ਅੱਗਿਓ ਦੀ ਇਸ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾਏਗਾ ਕੀ ਕੋਈ ਵੀ order ਆਏਗਾ order ਚਾਹੇ ਉਹ ਤੁਹਾਡਾ executive ਉੱਥੇ ਹੈ ਜਾਂ ਨਹੀਂ ਹੈ ਮਗਰ order ਖੋਲਣ ਵੇਲੇ ਉਹਦੀ ਪੂਰੀ video ਬਣਾ ਦਿੱਤੀ ਜਾਏਗੀ or ਅਗਰ ਤੁਸੀਂ request ਜਾਂ complain ਦੇ ਨਾਲ video ਮੰਗੋਗੇ ਤਾਂ ਤੁਹਾਨੂੰ ਉਹ video send ਕਰ ਦਿੱਤੀ ਜਾਏਗੀ thank you mam mam ਤੁਹਾਨੂੰ ਇੱਕ ਥੋੜਾ ਜਾ procedure ਹ਼ੋਰ ਕਰਨਾ ਪਏਗਾ ਜਿਹੜਾ ਤੁਹਾਡਾ order ਦੀ PIC ਹੈਗੀ ਹੈ ਟੁੱਟੇ ਕੱਪਾਂ ਦੀ or ਜੋ order ਹੈ ਉਹ ਤੁਸੀਂ ਸਾਨੂੰ mail ਕਰ ਸਕਦੇ ਹੋ flip kart ਦੇ ਉੱਤੇ ਹਾਂਜੀ mam ਮੈਂ ਤੁਹਾਨੂੰ ਉਸ ਦੀ order ਦੀ ਜੋ ਹੈ click ਫ਼ੋਟੋ ਕਰਕੇ ਭੇਜ ਦਿੰਨੀ ਹਾਂ ਤੇ mam ਮੈਨੂੰ ਕਿਹਾ ਤੁਸੀਂ ਪੂਰਾ ਦੱਸ ਸਕਦੇ ਹੋ ਕੀ ਤੁਹਾਡਾ Email ID ਕੀ ਹੈਗਾ ਕੀ ਮੈਂ ਤੁਹਾਨੂੰ

ਜੀ mam ਤੁਹਾਨੂੰ ਸਿਰਫ਼ flipkart.com ਤੇ ਜਾਕੇ ਉਹ PIC attach ਕਰਕੇ ਸਾਨੂੰ send ਕਰ ਦੇਣੀ ਹੈ ok mam thank you mam ਮੈਂ ਫ਼ਿਰ ਤੁਹਾਨੂੰ ਇਹ ਤੇ ਤੁਸੀਂ ਮੇਰਾ please return ਦਾ process ਜੋ ਹੈ ਉਹ further ਅੱਗੇ proceed ਕਰ ਦਿਓ mam ਮੈਂ ਤੁਹਾਡੀ request ਅੱਗੇfurther proceed ਕਰ ਦਿੱਤੀ ਹੈ ਹੁਣੇ ਥੋੜੀ ਦੇਰ ਤੱਕ ਤੁਹਾਨੂੰ message ਆ ਜਾਏਗਾ ਜਿਸ ਵਿੱਚ ਤੁਹਾਨੂੰ ਅਹ record or process report ਆ ਜਾਏਗੀ ਕੀ ਤੁਹਾਡਾ order return ਹੋ ਰਿਹਾ ਹੈ ਅਹ or mam ਮੈਂ ਤੁਹਾਡੀ ਹ਼ੋਰ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ flip kart ਵਿੱਚ mam ਮੈਨੂੰ ਇਹ ਜਾਨਣਾ ਸੀ ਜਿਹੜਾ delivery boy ਆਏਗਾ ਦਸ ਤੋਂ ਬਾਰਾਂ ਦਿਨ ਦੇ ਅੰਦਰ ਉਹ ਕਿਆ ਮੈਨੂੰ call ਕਰਕੇ ਆਏਗਾ ਹਾਂਜੀ mam ਇਹ ਸਾਡਾ procedure ਹੈ ਜਦੋਂ ਵੀ ਕੋਈ delivery man ਆਦਾ ਹੈ ਉਹ ਤੁਹਾਨੂੰ order ਦੇ related call ਕਰਕੇ ਆਉਂਦਾ ਹੈ ਕੀ ਤੁਸੀਂ ਘਰ ਹੋ ਜਾਂ ਨਹੀਂ ਹੋ ਜੇ ਤੁਸੀਂ ਘਰ ਨਹੀਂ ਹੋ ਤਾਂ ਤੁਸੀਂ ਉਹਨੂੰ information ਦੇ ਸਕਦੇ ਹੋ ਕੀ ਤੁਸੀਂ ਕਦੋਂ ਉਹ order receive ਕਰ ਸਕਦੇ ਹੋ ਜਾਂ mam ਉਹ ਤੁਹਾਨੂੰ ਜਦੋਂ ਵੀ call ਕਰੇ ਤੁਸੀਂ order ਉੱਥੇ ਵੀ ਜਾਕੇ receive ਕਰ ਸਕਦੇ ਹੋ mam ਇਹ ਤੇ receive ਦਾ process ਦੱਸਿਆ ਕੀ ਉਹ ਸਾਨੂੰ call ਕਰਕੇ ਪੁੱਛੇਗਾ ਕੀ ਤੁਸੀਂ ਘਰ ਹੋ ਕੇ ਨਹੀਂ ਹੋ

ਕੀ ਤੁਸੀਂ order ਤੁਹਾਡੇ ਘਰ ਆਏਗਾ ਉਹ ਲੈਣ ਵਸਤੇ ਤੇ ਤੁਹਾਨੂੰ call ਕਰਕੇ ਹੀ ਆਏਗਾ ਰ ਅਗਰ ਉਹ ਤੁਹਾਡਾ order ਦੇਣ ਆਉਂਦਾ ਹੈ ਤਾਂ ਵੀ ਉਹ call ਕਰਕੇ ਹੀ ਆਏਗਾ ਠੀਕ ਹੈ mam thank you mam ਹਾਂ mam ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ ਤੁਹਾਡੇ ਕੋਲੋ by chance ਅਗਰ ਉਹ ਅਹ delivery boy ਤੁਹਾਡਾ ਫੋਨ ਕਰਕੇ ਆਉਂਦਾ ਕੀ ਉਹ ਅੱਜ or ਇਤਨੇ ਵਜੇ ਆ ਰਿਹਾ ਹੈ or ਉਸ ਦਿਨ ਅਸੀਂ ਘਰ available ਨਹੀਂ ਹਾਂ ਕਿਹਾ ਮੈਂ ਉਸਨੂੰ ਇਹ request ਕਰ ਸਕਦੀ ਹਾਂ ਕੀ ਉਹ ਕੱਲ ਆਕੇ order ਲੈਜਾਵੇ ਉਹ ਕਿਤੇ ਮੈਂ ਕੱਲ ਦਾ ਉਹਨੂੰ request ਦੇਵਾ ਤੇ ਮੇਰੀ ਇਹ complaint reject ਹੋ ਗਈ ਉੱਥੇ ਨਹੀ mam ਐਸਾ ਕੋਈ procedure ਨਹੀਂ ਹੈ ਜਦੋਂ ਵੀ ਤੁਹਾਨੂੰ delivery man ਆਏਗਾ ਉਸ ਤੋਂ ਪਹਿਲੇ ਉਹ ਤੁਹਾਨੂੰ call ਕਰੇਗਾ ਕੀ ਮੈਂ order receive ਕਰਨ ਆ ਰਿਹਾ ਵਾ ਤੇ ਤੁਸੀਂ ਘਰ ਹੋ ਕੇ ਨਹੀਂ or ਉਹ ਤੁਹਾਡੇ ਕੋਲੋਂ timing ਪੁੱਛ ਕੇ ਹੀ ਘਰ ਆਏਗਾ ਨਹੀਂ ਨਹੀਂ mam ਤੁਸੀਂ ਸਾਇਦ ਮੇਰੀ ਗੱਲ ਸਮਝੇ ਨਹੀਂ ਮੈਂ ਕੀ ਕਹਿਣਾ ਚਾਹ ਰਹੀ ਹਾਂ ਮੈਂ ਇਹ ਕਹਿਣਾ ਚਾਹ ਰਹੀ ਹਾਂ ਕੀ suppose ਅੱਜ customer ਫੋਨ ਕਰ ਰਿਹਾ ਹੈ ਤੁਹਾਡਾ executive ਕੀ ਮੈਂ ਅੱਜ ਆ ਰਿਹਾ ਵਾ or ਉਹ ਘਰ available ਨਹੀਂ ਹਾਂ ਅਸੀਂ or ਮੈਂ ਉਹਨੂੰ request ਕਰਾਂ ਕੀ ਅੱਜ ਦੀ ਬਜਾਏ ਤੁਸੀਂ ਕੱਲ ਆਕੇ ਸਾਡੇ ਕੋਲੋਂ ਆਪਣਾ ਉਹ order ਉਹ ਚੁੱਕਲੋ ਤੇ ਮੇਰੀ ਇਹ request ਵਾਪਸੀ ਦੀ request ਕਿਤੇ ਤੁਹਾਡੀ ਅਹ site ਤੇ cancel ਤੇ ਨਹੀਂ ਹੋਜੇਗੀ ਉਹ ਬੰਦਾ ਜਿਹੜਾ ਤੁਹਾਡਾ executive ਹੈ ਉਹ ਕੱਲ ਆਏਗਾ ਨਾ ਕੀ ਉਹ ਕਿਤੇ ਮੇਰੀ request cancel ਕਰਦੇ

ਅਗਰ ਤੁਸੀਂ ਉਸ ਦਿਨ ਘਰ ਨਹੀਂ ਹੋ ਤੇ ਅਗਲੇ ਦਿਨ ਲੈ ਸਕਦਾ ਹੈ ਲੇਕਿਨ ਉਹ ਦਿਨ ਤੋਂ ਉੱਪਰ ਉਹ hold ਨਹੀਂ ਕਰ ਸਕਦਾ ਮੈਡਮ ਉਸ ਤੋਂ ਬਾਅਦ ਹੀ ਅਸੀਂ ਉਹਨੂੰ cancel ਕਰਾਂਗੇ

ਤੁਸੀਂ ਮੇਰੀ ਬਹੁਤ ਵੱਡੀ help ਕੀਤੀ ਹੈ ਕੀ ਮੈਨੂੰ ਇਹੀ ਫਿਕਰ ਸੀ ਕੀ ਕਿਤੇ ਤੁਹਾਡਾ executive ਉਸ ਦਿਨ ਆਜੇ ਜਿਸ ਦਿਨ ਅਸੀਂ ਘਰ ਨਾ ਹੋਈਏ or next day

ਟੁੱਟਿਆ ਹੋਇਆ ਨਾ ਆਵੇ or ਨਾ ਹੀ ਉਹ damage ਕਿਸੇ ਵੀ ਤਰੀਕੇ ਦਾ ਕੋਈ damage ਹੋਵੇ ਚਾਹੇ ਕੱਪ ਹੋਣ ਚਾਹੇ ਕੋਈ ਕੱਪੜਾ ਹੋਵੇ ਜਾਂ ਕੋਈ ਵੀ ਚੀਜ਼ ਹੋਵੇ actually mam ਮੈਂ ਤੁਹਾਨੂੰ ਇਸੀ ਲੀਏ confirm ਕਰਵਾਉਣਾ ਚਾਹੁੰਦੀ ਹਾਂ ਕੀ order ਸਾਡੇ ਅੱਗਿਓਂ shops ਤੋਂ ਆਉਂਦੇ ਨੇ or ਉਹ ਉਹਨਾ ਦੀ ਜ਼ਿਮੇਵਾਰੀ ਲੇਕਿਨ ਫਿਰ ਵੀ ਅਸੀਂ ਇੱਥੋ ਦੀ ਕਾਫ਼ੀ procedure check ਕਰਕੇ ਹੀ ਤੁਹਾਨੂੰ send ਕੀਤਾ ਜਾਂਦਾ ਹੈ or ਅਗਰ ਉਸ ਦੇ ਬਾਅਦ ਵੀ ਸਾਡੇ ਕੋਲ ਕੋਈ ਦਿੱਕਤ ਹੋ ਜਾਂਦੀ ਹੈ ਤੇ ਉਸ ਲਈ ਮੇ ਤੁਹਾਡੇ ਕੋਲੋਂ ਮਾਫ਼ੀ ਚਾਹਣੀ ਹਾਂ flip kart ਤੇ ਫੋਨ ਕਰਨ ਲਈ ਤੁਹਾਡਾ ਧੰਨਵਾਦ

ਮੈਂ ਤੁਹਾਡੇ bank ਵਿੱਚ account ਖੁਲਵਾਉਣਾ ਹੈ ਤੇ ਇਸਤੋਂ related ਮੈਨੂੰ ਕੋਈ ਜਾਣਕਾਰੀ ਮਿਲ ਸਕਦੀ ਏ ਹਾਂਜੀ mam ਸਤਿ ਸ਼੍ਰੀ ਅਕਾਲ

ਅਹ mam ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿਹੜਾ account ਖੁਲਵਾਉਣਾ ਚਾਹੁੰਦੇ ਹੋ saving account ਖੁਲਵਾਉਣਾ ਹੈ

business account ਖੁਲਵਾਉਣਾ ਹੈ ਜਾਂ joint account ਵਿੱਚ ਖੁਲਵਾਉਣਾ ਹੈ ਅਹ mam ਅਹ ਮੈਨੂੰ ਤੁਸੀਂ ਹਰੇਕ account ਦੀ information ਦੇ ਸਕਦੇ ਹੋ ਅਗਰ ਮੈਂ saving account ਖੁਲਵਾਉਨੀ ਹਾਂ ਤੇ ਮੈਨੂੰ ਕੀ benefit ਏ or ਅਹ joint account ਵਿੱਚ ਮੈਨੂੰ ਕੀ benefit ਮਿਲ ਸਕਦਾ

mam ਤੁਸੀਂ ਅਗਰ ਜਿਵੇਂ bank ਵਿੱਚ account ਖੁਲਵਾ ਰਹੇ ਹੋ saving account ਹੁੰਦਾ ਇੱਕ saving account ਤੁਸੀਂ payment deposit withdraw ਸਭ ਕੁੱਝ ਕਰ ਸਕਦੇ ਹੋ

or ਇਹਦੇ ਵਿੱਚ ਤੁਹਾਨੂੰ ਜਿਹੜਾ minimum deposit ਰੱਖਣਾ ਹੁੰਦਾ ਹੈ ਉਹ one thousand rupees ਹੈ

business account ਵਿੱਚ ਕੀ ਹੁੰਦਾ mam ਤੁਹਾਡੇ business ਤੋਂ related ਜਿੰਨੀ ਵੀ transactions ਹੁੰਦੀਆਂ ਨੇ ਕਿਉਂਕਿ business ਵਿੱਚ mam ਕਈ ਵਾਰ amount

ਤੇ ਇਸ ਲਈ ਉਹ business account ਹੁੰਦਾ ਜੋ business ਦੇ purpose ਵਾਸਤੇ ਹੁੰਦਾ or ਉਹਦੇ ਚ minimum ਤੁਹਾਨੂੰ ਜਿਹੜਾ maintain ਕਰਕੇ ਰੱਖਣਾ ਹੈ balance ਉਹ ten thousand ਹੈਗਾ

ਹਾਂ ten thousand mam ਤੇ mam ਜਿਹੜਾ joint account ਹੁੰਦਾ ਹੈ joint account ਵਿੱਚ ਹੁੰਦਾ ਹੈ ਕੀ ਤੁਹਾਡਾ saving account ਹੈ saving account ਹੋਵੇ ਜਾਂ business account ਹੋਵੇ ਕੋਈ ਵੀ account ਹੋਵੇ